ਇਸ ਸਟੇਸ਼ਨ ਉੱਤੇ ਦੋ ਕੁੱਤੇ ਨਜ਼ਰ ਆ ਰਹੇ ਹੈ।

ਜਿਸ ਵਿੱਚ ਸਾਹਮਣੇ ਪੜਦਿਆਂ ਦੀ ਦੁਕਾਨ ਲੱਗੀ ਹੋਈ ਦੇਖ ਰਹੀ ਹੈ।

ਅਸੀਂ ਇਸ ਦੇ ਵਿੱਚ ਵਧੀਆ ਵਿਊ ਅਤੇ ਪਾਰਕ ਏਰੀਆ ਦੇਖ ਰਹੇ ਹਾਂ ਜਿਸ ਵਿੱਚ ਵਧੀਆ ਹਰਿਆਲੀ--

ਦਿੱਖ ਰਹਾ ਹੈ ਜੋ ਅੱਸੀਂ ਉੱਸ ਵਿੱਚ ਦੇਖਦੇ ਪਏ।

ਵਧੀਆ ਅਤੇ ਸ਼ਾਂਤ ਜੇਹੀ ਬਨੀ ਹੋਈ--

ਇਹ ਇੱਕ ਖਾਲੀ ਜਿਹਾ ਏਰੀਆ ਬਣਿਆ ਹੋਇਆ ਹੈ ਇਸ ਏਰੀਏ ਦੇ ਵਿੱਚ--

ਸਾਹਮਣੇ ਬੋਹੁਤ ਵਧੀਆ ਅਤੇ ਸ਼ਾਨਦਾਰ ਜੇਹੀ--

ਪਿਚਰ ਬਣੇ ਹੋਈ ਹੈ ਜੋ ਪਿਚਰ ਦੇ ਵਿੱਚ ਅਸੀਂ ਵਧੀਆ ਸੜਕ ਬਣੀ ਹੋਈ ਦੇਖ ਰਹੇ ਹਾਂ।

ਬਹੁਤ ਵਧੀਆ ਪਹਾੜੀ ਜਿਹਾ ਏਰੀਆ ਅਤੇ ਸਮੁੰਦਰ ਬਣਿਆ ਹੋਇਆ ਦਿੱਖ ਰਿਹਾ।

ਦੇਖ ਰਹੇ ਹਾਂ ਜੋ ਕਿ ਸਾਨੂੰ ਇਸ ਵਿੱਚ ਨਜ਼ਰ ਆ ਰਹਾ ਹੈ ਤੇ ਬਹੁਤ ਵਧੀਆ ਏਰੀਆ ਬਣਿਆ ਹੋਇਆ--

ਚਰਚ ਜੇਆ ਬਣਿਆ ਹੋਇਆ ਦੇਖ ਰਹੇ ਹਾਂ ਜਿਸ ਵਿੱਚ ਬਹੁਤ ਸਾਰੇ ਲੋਕ।

ਬਣਿਆ ਹੋਇਆ ਹੈ ਜੋ ਕਿ ਅਸੀਂ ਇਸ ਦੇ ਵਿੱਚ ਦੇਖ ਰਹੇ ਹਾਂ।

ਜੋ ਕਿ ਬਹੁਤ ਸਮਾਰਟ ਤੇ ਸੁੰਦਰ ਬਣੀ ਹੈ।